ਉਹਨਾਂ ਨੇ ਫਿਰ ਆਪਣੇ ਹੁਨਰ ਪਾਏ ਉਹਤੇ ਬਹੁਤ ਸੋਹਣੀ ਕਢਾਈ ਕਰਕੇ ਲੜਕੀਆਂ ਨੇ ਤਿਆਰ ਕਰਤੀ ਫੁਲਕਾਰੀ ਜਿਹੜਾ ਸੀ ਸੂਤ ਸਿਓਣ ਵਾਲਾ ਉਹਨੂੰ ਕੱਪੜਾ ਫੜਾਤਾ, ਬਈ ਲੈ ਵੀ ਗੱਲ ਸੁਣ ਪਿਆਰਿਆ ਨਾ ਤਾਂ ਏਹਦੇ ਚੋ ਕਾਤਰ ਬਚੇ ਨਾ ਘਟੇ, ਸਾਰਾ ਕੱਪੜਾ ਸੂਟ ਤੇ ਲਾਉਣਾ ਐ ਉਹਨੇ ਮਾਂ ਦੇ ਪੁੱਤ ਨੇ ਸਾਰੀ ਤਾਂ ਉਹਨੇ ਰਾਜ ਕੰਨਿਆ ਦਾ ਸੂਟ ਸਿਮਆਈ ਦੇ ਪੈਸਿਆ ਦਾ ਫਿਕਰ ਈ ਨਾ ਵੀ ਕਿੰਨੇ ਲਵਾਂਗੇ? ਕਿਉਂਕਿ ਤਕੜੇ ਬੰਦੇ ਤੋਂ ਤਾਂ ਪੈਸੇ ਮੰਗਣੇ ਪੈਂਦੇ ਐ ਉਹਨੇ ਕਿਹੜਾ ਭਾਅ ਪੁੱਛਣਾ ਭਾਈ ਕਿੰਨੇ ਪੈਸੇ ਦਾ ਮਿਲਿਆ, ਹੁਣ ਕਮਜ਼ੋਰ ਬੰਦਾ ਰੇਟ ਕਰਦਾ ਪਹਿਲਾ ਜਾ ਕੇ ਬਈ ਦੱਸ ਬਈ ਇੰਨੇ ਆਹ ਕੱਪੜਾ ਸਿਓਣਾ ਵੀ ਕਿੰਨੇ ਪੈਸੇ ਲਵੇਗਾ? ਅੱਛਾ ਜਿਹੜਾ ਤਕੜਾ ਬੰਦਾ ਐ ਮਾਇਆਧਾਰੀ ਉਹ ਪੁੱਛੂਗਾ ਬਈ ਦੱਸ ਸੱਜਣਾ ਕਿੰਨੇ ਪੈਸੇ ਹੋਗੇ ਤੇਰੇ, ਜਿਹੜਾ ਕੰਮ ਤੈ ਮੇਰਾ ਕਰਕੇ ਦਿੱਤਾ ਐ ਇਹ ਐ ਇੱਕ ਤਕੜੇ ਤੇ ਮਾੜੇ ਦੀ ਨਿਸ਼ਾਨੀ। ਹੁਣ ਲੜਕੀ ਦੀ ਪੁਸ਼ਾਕ ਤਿਆਰ ਹੋਗੀ ਲੜਕੀਆਂ ਨੇ ਤਾਂ ਫੁਲਕਾਰੀ ਕੱਢਤੀ। ਤੇ ਬਣਾਉਣ ਵਾਲੇ ਨੀ ਪੁਸ਼ਾਕ ਤਿਆਰ ਕਰਤੀ ਬਾਦਸ਼ਾਹ ਨੇ ਮਾਇਆ ਲਾਤੀ ਖਜਾਨਜੀ ਨੂੰ ਕਹਿ ਕੇ ਵੀ ਜਿੰਨਾ ਇਹ ਲੜਕੀ ਦਾ ਭਾਈ ਹਿਸਾਬ ਕਿਤਾਬ ਬਣਦਾ ਐ ਦੇਦੋ ਹੁਣ ਜਦੋਂ ਹਿਸਾਬ ਕਿਤਾਬ ਪੂਰਾ ਹੋਗਿਆ ਲੜਕੀ ਨੇ ਪਾਇਆ ਨਾ ਸੂਟ ਰੂਪ ਦਾ ਸਵਾਇਆ ਚੜ ਗਿਆ ਦੁੱਗਣਾ ਹੁਣ ਥੋਨੁ ਪਤਾ ਵੀ ਜਿਹੜਾ ਰੂਪ ਰੰਗ ਐ ਬੰਦੇ ਦਾ ਪਹਿਲਾਂ ਜਾਦੂ ਐ ਸੰਸਾਰ ਦਾ, ਕੋਈ ਸਰੀਕ ਈ ਨੀ ਰਿਹਾ ਰੰਗ ਰੂਪ ਦਾ ਕਿਓਕਿ ਸੋਹਣਾ ਬੰਦਾ ਯਾ ਜਨਾਨੀ ਯਾ ਕੋਈ ਇਮਾਰਤ ਕੁਸ਼ ਵੀ ਕੋਈ ਸੋਹਣੀ ਚੀਜ਼ ਐ ਉਹਦਾ ਜੀਅ ਜੀਅ ਦੁਨੀਆ ਗਾਕ ਨੇ ਪਹਿਲਾਂ ਜਾਦੂ ਰੂਪ ਹੈ ਦੂਜਾ ਜਾਦੂ ਰਾਗ ਤੀਜਾ ਜਾਦੂ ਲਕਸ਼ਮੀ ਚੋਥਾ ਜਾਦੂ ਭਾਗ ਜਿਹੜਾ ਪਹਿਲਾਂ ਜਾਦੂ ਐ ਰੰਗ ਰੂਪ ਐ ਉਹ ਮੋਹ ਲੈਂਦਾ ਸੰਸਾਰ ਨੂੰ ਜਦੋਂ ਐ ਸੋਹਣਾ ਬੰਦਾ ਯਾ ਟਪਜੇ ਨਾ ਕੋਲ ਦੀ ਕਈ ਜਾਂ ਬ੍ਰੇਕ ਲਾਕੇ ਖੜ ਜਾਂਦੇ ਆਹਾ ਹਾਹਾ ਲੰਗ ਗਿਆ ਬਈ ਕਿਓਕਿ ਕਸ਼ਿਸ਼ ਹੁੰਦੀ ਐ ਰੰਗ ਰੂਪ ਇੱਕ ਤਾਂ ਲੜਕੀ ਦਾ ਰੰਗ ਰੂਪ ਜਿਆਦੇ ਇੱਕ ਕੱਪੜਾ ਅਕਾਲ ਪੁਰਖ ਦੀ ਦਰਗਾਹ ਚੋਂ ਆਇਆ ਹੋਇਆ ਇੱਕ ਸ਼ਿਓਂਣ ਵਾਲੇ ਦੀ ਕਲਾਕਾਰੀ ਜਿਆਦਾ ਇੱਕ ਪਾਉਣ ਵਾਲੀ ਸੋਹਣੀ ਸੁਣੱਖੀ ਬਹੁਤ ਜਿਆਦਾ ਚੰਦ ਚੜਿਆ ਪਿਆ ਜਮੀ

ਇੱਕ ਲਮਾ ਜਿਹਾ ਸ਼ੀਸ਼ਾ ਹੁੰਦਾ ਐ ਜਿਹਦੇ ਚ ਸਾਰਾ ਸਰੀਰ ਦਿਖਦਾ ਬੰਦੇ ਨੂੰ ਜਦ ਪਾਕੇ ਸੂਟ ਕੁਵਾਰੀਆ ਲੜਕੀਆਂ ਆਲੇ ਗਹਿਣੇ ਗੱਟੇ ਪਾਕੇ ਨੋ ਲੱਖਾ ਹਾਰ, ਉਹਦੇ ਸਾਹਮਣੇ ਖੜੀ ਲੜਕੀ ਉਹਨੂੰ ਐ ਲੱਗੇ ਜਿਵੇ ਵੇ ਮੈਂ ਅਰਸ਼ਾਂ ਤੋਂ ਫ਼ਰਿਸ਼ਤਾ ਆਇਆ ਹੋਇਆ ਹੁਣ ਲੈ ਕੇ ਨਾਂ ਆਪਣੀਆ ਸਹੇਲੀਆ ਨੂੰ ਨਾਲ਼ ਬਾਗ਼ ਦੀ ਸੇਰ ਕਰਨ ਫੇਰ ਚੱਲ ਗਈ ਹੁਣ ਤੈਨੂ ਪਤਾ ਵੀ

ਦਰਗਾਹ ਵਾਲੇ ਦੀ ਮਰਜ਼ੀ ਐ ਹੁਣ ਲੜਕੀ ਨੇ ਲੈ ਕੇ ਸੱਤ ਸੁਤ ਸਹੇਲੀਆ ਨਾਲ਼ ਲਾ ਕੇ ਸਾਰੀਆ ਨੇ ਸ਼ਿੰਗਾਰ ਚੱਲ ਪੀਆ ਬਾਗ਼ ਨੂੰ ਚਲੋ ਚਾਲ ਚਲੋ ਚਾਲ ਬਾਗ਼ ਨੂੰ ਚਾਲੇ ਪਾਏ ਰਸਤੇ ਚ ਚੱਕ ਬਾਈ ਚੱਕਵੀ ਫੇਰ ਬੈਠੇ ਐ ਚੱਕ ਬਾਈ ਚੱਕਵੀ ਇੱਕ ਬਹੁਤ ਉੱਚੀ ਜਾਤ ਹੁੰਦੀ ਐ ਪਾਰ ਜਾਤ ਪਾਰ ਸੱਤ ਸਮੁੰਦਰੋਂ ਉਹਨੂੰ ਪਾਰ ਜਾਤ ਵੀ ਕਹਿੰਦੇ ਚੱਕ ਬਾਈ ਚੱਕਵੀ ਵੀ ਉਹ ਬੈਠੇ ਉੱਤੇ, ਦਰੱਖਤ ਤੇ, ਉਹ ਕਹਿੰਦਾ ਚੱਕਵੀਏ ਬਾਦਸ਼ਾਹ ਦੀ ਕੁੜੀ ਫੇਰ ਆਗੀ, ਮੈਥੋਂ ਕੋਈ ਨਾ ਕੋਈ ਵਚਨ ਨਿਕਲੂਗਾ, ਕਹਿੰਦੀ ਰਹਣਦੇ ਡੁੱਬ ਜਾਣਿਆ ਅਹ ਕਿਸੀ ਦੇ ਊਈ ਨਾ ਪ੍ਰਾਨ ਲੈ ਲਈ ਤੂੰ ਤੂੰ ਇਹਨੂੰ ਆਪਦੀ ਅਕਾਸ਼ ਬਾਣੀ ਨੂੰ ਸਾਂਬ ਕੇ ਰੱਖ, ਉਹ ਕਹਿੰਦਾ ਸਾਂਬ ਕੇ ਕਿਵੇ ਰੱਖਾ ਜਿਹੜਾ ਕੁਸ਼ ਹੋਣੀ ਉਹ ਨੀ ਟਲਦੀ ਮੈਂ ਤਾਂ ਕਹਿ ਕੇ ਆਊ ਹੁਣ ਲੜਕੀਆਂ ਬਾਗ਼ ਚ ਚਲੀਆ ਗਈਆ ਇਸ਼ਨਾਨ ਕੀਤਾ ਤੇ ਸ਼ੈਰ ਕੀਤੀ ਬਾਗ਼ ਦੀ ਮਨ ਚਾਹੇ ਫਲ ਫੁਲ ਦਰਸ਼ਨ ਕੀਤੇ ਓਰ ਮੇਵੇ ਛਕੇ ਫਲ ਪਧਾਰਥ ਛਕੇ ਅਨੰਦ ਹੋਕੇ ਬਾਗ਼ ਵਿੱਚੋਂ ਜਦੋਂ ਵਾਪਿਸ ਚਲੀਆ ਗਈਆ ਆਪਣੇ ਪਿਤਾ ਦੇ ਰਾਜ ਭਵਨਾਂ ਨੂੰ ਪਿਆਰੇ ਕੀਤੇ ਰਸਤੇ ਵਿੱਚ ਚਕਵਾ ਕਹਿੰਦਾ ਚਕਵੀਏ, ਇਹ ਕੁੜੀ ਨੇ ਸੂਟ ਤਾਂ ਚੱਲ ਵਧੀਆ ਸਵਾ ਲਿਆ ਸੋਹਣੀ ਤਾਂ ਲੱਗੇ ਇਹਦੇ ਗਲ਼ ਚ, ਹੋਸ਼ਨਪਰੀ ਦੇ ਫੁੱਲਾ ਦਾ ਹਾਰ ਹੋਵੇ ਬੋਲੀ ਫੇਰ ਮਾਰੀ ਬਾਈ ਚਕਵੇ ਨੇ ਕੁੜੀ ਤਾਂ ਚਾਕੂ ਵਾਂਗੂ ਕੱਠੀ ਹੋਗੀ ਪਚਵੰਜਾ ਵਾਰ ਖਾਲੀ ਇੱਕ ਲਕਤ ਹੁਣ ਆਪਦੇ ਪਿਤਾ ਦੇ ਘਰ ਚਲੀ ਗਈ ਰਾਜ ਭਵਨਾਂ ਵਿੱਚ ਜਾ ਕੇ ਲਾਹ ਕੇ ਨਾ ਰਾਜ ਲੀਵਾਸ, ਬਸਤਰ ਉਤਾਰ ਕੇ

ਲੜਕੀ ਸੀ ਉੱਪਰਲੇ ਮਹਿਲ ਚ ਹੁਣ ਮਹਿਲਾ ਉੱਤੇ ਜਾ ਚੜਿਆ ਬਾਦਸ਼ਾਹ ਅੱਠ ਮਹਿਲ ਪਾਸ ਕਰ ਕੇ, ਜਦੋਂ ਨੋਵੇ ਤੇ ਜਾ ਕੇ ਚੜਿਆ ਉੱਤੇ ਲੜਕੀ ਪਲੰਗ ਤੋਂ ਥੱਲੇ ਪਈ ਐ ਕਿਤੇ ਕਿਤੇ ਸਵਾਸ ਆਜੇ ਕਿਤੇ ਨਾ ਆਵੇ ਉਹਨੇ ਆਪਣੀ ਪੁੱਤਰੀ ਚੱਕ ਕੇ ਸੀਨੇ ਨਾਲ਼ ਲਾਈ ਉਹ ਕਹਿੰਦਾ ਬੇਟੀ, ਅੱਜ ਕੀ ਹੋਗਿਆ ਤੈਨੂ ਕਿਸੇ ਨੇ ਮਾੜਾ ਸ਼ਬਦ ਬੋਲਤਾ, ਉਹ ਕਹਿੰਦੀ ਨਹੀਂ ਪਿਤਾ ਜੀ ਉਹ ਕਹਿੰਦਾ ਫਿਰ ਧੀਏ ਤੇਰੀ ਮੰਗ ਦੱਸ ਕੀ ਐ ਮੇਰੇ ਤਾਂ ਪ੍ਰਾਣ ਈ ਤੇਰੇ ਵਿੱਚਦੀ ਲੰਘ ਦੇ ਐ ਇੱਕ ਇੱਕ ਸਵਾਸ ਤੇਰੇ ਲੇਖੇ ਲਾਦੂ, ਤੇਰਾ ਹੁਕਮ ਦੱਸ ਕੀ ਐ ਨੇਤਰਾ ਵਿੱਚੋਂ ਜਲ ਦੀ ਧਾਰਾ ਚੱਲ ਪਈ ਬਾਦਸ਼ਾਹ ਦੇ ਟਸਾ ਟਸ ਆਸੂ ਡਿੱਗਣ ਲੱਗਗੇ ਉਹ ਕਹਿੰਦਾ ਬੇਟੀ ਦੇਖ ਮੇਰੇ ਹਿਰਦੇ ਦਾ ਟੁਕੜਾ ਐ ਤੂੰ ਤੈਨੂ ਜਿਹੜੀ ਕੋਈ ਦੁਖ ਤਕਲੀਫ ਐ ਉਹ ਦੱਸਣਾ ਪਉਗਾ, ਪੂਰਾ ਮੈਂ ਕਰੁਗਾ ਉਹ ਕਹਿੰਦੀ ਪਿਤਾ ਜੀ ਕਰੋਗੇ ਪੂਰਾ ਫਿਰ ਉਹ ਕਹਿੰਦਾ ਹਾਂ ਬੇਟੀ ਦੱਸ ਕਹਿੰਦੀ ਪਿਤਾ ਜੀ ਇੰਦਰ ਮਹਾਰਾਜ ਉਹਦੇ ਖਾੜੇ ਦੀ ਪਰੀ ਦਾ ਨਾ ਐ ਹੁਸਨ ਪਰੀ ਜਦ ਉਹ ਹੱਸਦੀ ਐ ਨਾਚ ਕਰਦੀ ਐ ਇੰਦਰ ਦੇ ਤਾਂਣ ਤੋੜਦੀ ਐ ਉਹਦੇ ਮੁੱਖ ਵਿੱਚੋਂ ਹਜ਼ਾਰਾਂ ਫੁੱਲ ਡਿੱਗਦੇ ਐ ਮੈਂਨੂੰ ਤਾਂ ਉਹਨਾਂ ਫੁੱਲਾਂ ਦਾ ਹਾਰ ਪਾਉਣ ਵਾਸਤੇ ਚਾਹੀਦਾ ਐ ਆਵਦੇ ਗਲ਼ ਚ ਕਿਓਂਕਿ ਬਾਦਸ਼ਾਹਾਂ ਦੀਆਂ ਮੰਗਾਂ ਵੀ ਕੁਸ਼ ਉੱਚੀਆ ਹੁੰਦੀਆ ਨੇ ਤੇ ਰਾਜਾ ਹੈਰਾਨ ਪਰੇਸ਼ਾਨ ਹੋਗਿਆ, ਉਹ ਕਹਿੰਦਾ ਧੀਏ ਆਹ ਮੰਗ ਤੇਰੀ ਮੈਥੋਂ ਸ਼ੈਦ ਨਾ ਪੂਰੀ ਹੋ ਸਕੇ ਮੈਥੋਂ ਕੋਈ ਪਾਪ ਨਾ ਕਰਾਈ ਬੇਟੀ ਮੈਂ ਜਿਹਨੂੰ ਕਹੂੰਗਾ ਅਗਲੇ ਤੋਂ ਸ਼ੈਦ ਤੇਰੀ ਮੰਗ ਨਾ ਪੂਰੀ ਹੋਵੇ, ਤਾਂ ਮੈਂਨੂੰ ਮੌਤ ਦੀ ਸਜ਼ਾ ਦੇਨੀ ਪੈਜੇ, ਮੈਂਨੂੰ ਪਾਪੀ ਨਾ ਬਣਾਂਦੀ ਬੇਟਾ, ਕੋਸ਼ਿਸ਼ ਕਰੁਗਾ ਪਰ ਵਾਦਾ ਨੀ ਕਰਦਾ ਏਨਾਂ ਕਹਿ ਕੇ ਬਾਦਸ਼ਾਹ ਆਪਣੇ ਨੀਚੇ ਭਵਨ ਚ ਆਗਿਆ ਜਿੱਥੇ ਪੈਂਦਾ ਹੁੰਦਾ ਹਰ ਰੋਜ਼ ਜਦ ਆਪਣੇ ਆਲੀ ਸੇਜਾਂ ਉੱਤੇ ਆਇਆ ਬਾਦਸ਼ਾਹ ਨੇ ਅੰਨ ਪਾਣੀ ਦਾ ਗ੍ਰਾਸ ਛਕੇ

ਇਹ ਮੇਰੀ ਧੀ ਦੀ ਮੰਗ ਐ ਜਿਹੜੀ ਤੇਰੇ ਹੱਥ ਐ ਮੈਂ ਪੂਰੀ ਨੀ ਕਰ ਸਕਦਾ ਰਾਤ ਲੰਘ ਗਈ ਅੰਮ੍ਰਿਤ ਵੇਲਾ ਹੋਇਆ ਕਿਓਕਿ ਪਹਿਲੇ ਪਹਿਰੇ ਹਰ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਚੋਰ ਜਾਗਦਾ ਐ, ਚੋਥੈ ਪਹਿਰੇ ਜੋਗੀ ਰਾਤ ਦੇ ਚਾਰ ਹਿੱਸੇ ਹੁੰਦੇ ਐ, ਚਾਰ ਪਹਿਰ ਦਿਨ, ਚਾਰ ਪਹਿਰ ਰਾਤ ਪਹਿਲੇ ਪਹਿਰੇ ਤਾਂ ਸਾਰੀ ਦੁਨੀਆ ਈ ਜਾਗਦੀ ਹੁੰਦੀ ਐ ਨੋ ਦਸ ਕੁ ਵਜੇ ਉਦੋਂ ਬਾਦ ਭੋਗ ਬਿਲਾਸ ਕਰਨ ਵਾਲੀ ਦੁਨੀਆ ਉਹਦੋ ਬਾਦ ਢਾਈ ਕੁ ਘੰਟੇ ਚੋਰਾਂ ਦਾ ਵਾਸ ਹੁੰਦਾ ਐ ਜਦੋਂ ਦੁਨੀਆ ਸਾਰੀ ਸੋਂ ਜਾਂਦੀ ਐ ਚੋਰ ਉਦੋਂ ਜਾਗਦਾ ਹੁੰਦਾ ਐ ਦੁਨੀਆ ਲੁੱਟਣ ਮਾਰੇ, ਬਣਾਇਆ ਸਾਰਾ ਕੁਜ ਉਸਨੇ ਭਗਵਾਨ ਨੇ ਐ ਇਹ ਪਰ ਜੋਗੀ ਜਨ ਵੀ ਓਸੇ ਨੇ ਬਣਾਏ ਨੇ, ਚੋਰ ਵੀ, ਸਾਧ ਵੀ, ਸੰਤ, ਠੱਗ ਇਮਾਨਦਾਰ ਸਭ ਉਹਦੀ ਮਾਇਆ ਐ ਉਹਨੇ ਕੀ ਕੀਤਾ ਜਦੋਂ ਹੁਣ ਚੋਰਾਂ ਦਾ ਪਹਿਰਾ ਆਇਆ ਤੀਸਾ, ਤੀਸਰਾ ਪਹਿਰ, ਅੱਗੇ ਉਹ ਵੀ ਪਾਸ ਹੋਗਿਆ ਜਦ ਅੰਮ੍ਰਿਤ ਵੇਲਾ ਹੋਇਆ ਦੁਨੀਆ ਜਾਗੀ ਜੋਗੀ ਜਨ ਜੁੜੇ ਅਕਾਲ ਪੁਰਖ ਨਾਲ਼ ਫਿਰ ਬਾਦਸ਼ਾਹ ਨੇ ਵੀ ਆਪਣੀ ਜਿਹੜੀ ਲਿਵ ਸੀ ਉਹ ਉਸ ਅਕਾਲ ਪੁਰਖ ਨਾਲ਼ ਲਾਈ ਸੱਚੇ ਪਾਤਸ਼ਾਹ ਇਹ ਕੰਮ ਮੇਰੀ ਬੇਟੀ ਦਾ ਤੈਂ ਕਰਨਾ ਮੈਂ ਜੁਮੇਵਾਰ ਨਹੀਂ।

ਦਰਬਾਰ ਲਾ ਲਿਆ ਦਰਬਾਰ ਲਾਕੇ ਬਾਦਸ਼ਾਹ ਨੇਤਰ ਬੰਦ ਕਰਕੇ ਬਹਿ ਗਿਆ ਸੁਰਤੀ ਓਸ ਅਕਾਲ ਪੁਰਖ ਨਾਲ਼ ਲਾਈ ਸੱਚੇ ਪਾਤਸ਼ਾਹ ਅੱਜ ਆਲਾ ਕੰਮ ਤੈਂ ਕਰਨਾ ਮੇਰੇ ਵਸ ਦੀ ਗੱਲ ਨਹੀਂ ਫਿਰ ਕਿੱਧਰ ਨੂੰ ਗਈ ਬਾਦਸ਼ਾਹ ਦੀ ਸੁਰਤੀ ਓਸੇ ਘੋੜੇ ਵਾਲੇ ਚ ਕਿਓਂਕਿ

ਉਹਨੇ ਜਾ ਕੇ ਆਪਣੇ ਭਰਾ ਤੇ ਚਾੜ ਕੇ ਫੌਜਾਂ ਜਿਹਣੇ ਓਹਦੀ ਔਰਤ ਖੋਹੀ ਸੀ ਆਪਣੇ ਭਰਾ ਨੂੰ ਕਹਿੰਦਾ ਵੀ ਇਹ ਚੰਗੀ ਚਾਹੇਦੀ ਤਾਂ ਮੇਰੇ ਬੱਚੇ ਦੇਦੇ ਨਾਲੇ ਮੇਰੀ ਦੇਦੇ ਔਰਤ ਏਥੇ ਤਕ ਤਾਂ ਤੈਂ ਚਲੋ ਜਿਵੇ ਮੇਰੇ ਨਾਲ਼ ਧੱਕਾ ਕਰਿਆ ਕਰਿਆ ਮੇਰਾ ਰੱਬ ਰੁੱਸਿਆ ਹੋਇਆ ਸੀ ਹੁਣ ਮੇਰਾ ਰੱਬ ਜਾਗਦਾ ਐ ਮੇਰੀ ਵੋਹਟੀ ਮੇਰੇ ਬੱਚੇ ਦੋਨੇ ਮੈਨੂੰ ਫੜਾ ਹੁਣ ਸੈਨਾ ਮੂਹਰੇ ਭਲਾ ਕੀ ਸੀ ਸਖਤੇ ਮੂਹਰੇ ਕੀ ਸਰੀਕਤ ਐ ਭਲਾ ਅਗਲਾ ਦੋ ਮਾਰੂ ਹੂਰੇ ਤੇ ਕਮਜ਼ੋਰ ਬੰਦਾ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 ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਜਦੋਂ ਸਾਡੇ ਅੰਦਰ ਦੀਆਂ ਖ਼ੁਸ਼ੀਆਂ ਦੀਆਂ ਲਹਿਰਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ

ਨਾਚ ਸਮੂਹਿਕ ਨਾ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ-ਨਾਚ ਦਾ ਨਾਂ ਦੇ ਦਿੰਦੇ ਹਾਂ, ਲੋਕ-ਨਾਚ ਮਨ ਦੀ ਖ਼ੁਸ਼ੀ ਦਾ ਸਰੀਰਿਕ ਪ੍ਰਗਟਾਵਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲੀ ਤਸਵੀਰ ਹਨ, ਗਿੱਧਾ, ਭੰਗੜਾ ਤੇ ਝੂੰਮਰ ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬ ਦੀਆਂ ਹਰਮਨ-ਪਿਆਰੇ ਲੋਕ-ਨਾਚ ਹਨ।

ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਗਿੱਧਾ ਪਾਉਣ ਵੇਲੇ ਕੇਵਲ ਨੱਚਦੀ, ਨੱਚਿਆ ਹੀ ਜਾਂਦਾ ਹੈ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ, ਦੇ ਨਾਲ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਿਆ ਜਾਂਦਾ ਹੈ, ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ l ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ, ਵਿਚਕਾਰ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ, ਢੋਲਕੀ ਵੱਜਦੀ ਹੈ ਤੇ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੈ, ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀਆਂ ਹਨ, ਘੁੰਮੀ ਜਾਂਦਾ ਹੈ, ਜਦ ਇਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ ਭਾਵ ਉਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ, ਇਸੇ ਸਮੇਂ ਦਾਇਰੇ

ਪੈਰਾਂ ਦੀ ਧਮਕ ਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦਿੰਦੀ ਹੈ l ਜਦੋਂ ਤੱਕ ਕੁੜੀਆਂ ਬੋਲੀ ਚੁੱਕਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ, ਪਿੜ ਤੇ ਬੋਲੀ ਛੱਡਣ ਦੀ ਕੁੜੀਆਂ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 ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਗੱਭਰੂ ਵੀ ਪਾਉਂਦੇ ਹਨ ਪਰ ਜਦ ਇਸ ਗਿੱਧੇ ਦਾ ਰੰਗ ਮੁਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ, ਗਿੱਧਾ ਪਾਉਣ ਦਾ ਢੰਗ ਹੈ ਤਾਂ ਮੁਟਿਆਰਾਂ ਵਾਲਾ ਹੀ ਪਰੰਤੂ ਮੁਟਿਆਰਾਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ, ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ ਗਿੱਧੇ ਜਦ ਗਿੱਧੇ ਦਾ ਪਿੱੜ ਮਘਦਾ ਹੈ ਤਾਂ ਇਸ ਵਿੱਚ ਲੰਬੀਆਂ ਤੇ ਇੱਕ ਲੜੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਲੰਬੀ ਬੋਲੀ ਇੱਕ ਜਾਣਾ ਪਾਉਂਦਾ ਹੈ ਤੇ ਦੂਜੇ ਗਿੱਧੇ ਦੇ ਤਾਲ ਵਿੱਚ ਬੋਲੀ ਦੇ ਅੰਤਲੇ ਨੂੰ ਚੁੱਕਦਾ ਹੈ ਬੋਲੀਆਂ ਦਾ ਆਰੰਭ ਦੇਵੀ ਦਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ, ਗੁਰੂ ਧਿਆ ਕੇ ਪਾਵਾਂ ਬੋਲੀ, ਸਭ ਨੂੰ ਫ਼ਤਹਿ ਬੁਲਾਵਾਂ ਬੇਸ਼ੱਕ ਮੈਨੂੰ ਆਖੋ ਮਾੜਾਂ, ਮੈਂ ਮਿੱਠੇ ਬੋਲ ਸੁਣਾਵਾਂ, ਭਾਈਵਾਲ ਮੈਨੂੰ ਲੱਗੇ ਪਿਆਰੀ, ਰੋਜ਼ ਗਿੱਧੇ ਵਿੱਚ ਆਵਾਂ। ਗੁਰੂ ਦਿਆਂ ਸ਼ੇਰਾਂ ਦਾ, ਮੈਂ ਵਧ ਕੇ ਰਸ਼ ਗਾਵਾਂ ਕੁੜੀਆਂ ਕੁੜੀਆਂ ਦੀਆਂ ਦੀਆਂ ਤੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਆਪਣੇ ਪਿੰਡ ਦੇ ਪਿੱਪਲਾਂ ਤੇ ਬਰੋਟਿਆਂ ਨੂੰ ਯਾਦ ਕਰਦੀਆਂ ਹੋਈਆਂ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 ਚਿੱਠੀਆਂ ਬਰੰਗ ਭੇਜਦਾ, ਕਿਹੜੀ ਛਾਉਣੀ ਲਲੁਆ ਲਿਆਵਾਂ ਨਾਂਵਾਂ, ਬੋਲੀ ਵਿੱਚੋਂ ਬੋਲੀ ਜਨਮਦੀ ਹੈ ਥੜ੍ਹਿਆਂ ਬਾਝ ਨਾ ਸੋਹੇ ਪਿੱਪਲ, ਫੁੱਲਾਂ ਬਾਝ ਫਲਾਹੀਆਂ, ਹੱਸੇ ਨਾਲ ਹਮੇਲਾਂ ਸੋਂਹਦੀਆਂ, ਬੰਦਾਂ ਨਾਲ ਗਜਾਰੀਆਂ, ਧੰਨ ਭਾਗ ਮੇਰੇ ਆਖੇ ਪਿੱਪਲ ਕੁੜੀਆਂ ਨੇ ਪੀਂਘਾਂ ਪਾਈਆਂ ਸਾਉਣ ਵਿੱਚ ਕੁੜੀਆਂ ਨੇ, ਪੀਂਘਾਂ ਅਸਮਾਨ ਚੜ੍ਹਾਈਆਂ, ਜਦੋਂ ਮਹਿੰਦੀ ਜਦੋਂ ਮਹਿੰਦੀ ਦੇ ਹੱਥ ਹਰਕਤ ਵਿੱਚ ਆਉਂਦੇ ਹਨ ਤਾਂ ਗਿੱਧਾ ਮੱਚ ਉੱਠਦਾ ਹੈ, ਮਹਿੰਦੀ ਬਾਰੇ ਕੋਈ ਮੁਟਿਆਰ ਬੋਲੀ ਪਾਉਂਦੀ ਹੈ, ਮਹਿੰਦੀ ਮਹਿੰਦੀ ਮਹਿੰਦੀ ਸਭ ਜੱਗ ਕਹਿੰਦਾ, ਮੈਂ ਵੀ ਆਖ ਦਿਆਂ ਮਹਿੰਦੀ,

ਜੀਵਨ ਦੇ ਵੱਖ-ਵੱਖ ਵਿਸ਼ਿਆਂ ਦਾ ਵਰਨਣ ਕੀਤਾ ਗਿਆ ਹੁੰਦਾ ਹੈ ਇਹਨਾਂ ਲੰਮੀਆਂ ਬੋਲੀਆਂ ਤੋਂ ਇਲਾਵਾ ਇੱਕ ਲੜੀ ਲੜੀਆਂ ਬੋਲੀਆਂ ਗਿੱਧੇ ਵਿੱਚ ਸ਼ਿੰਗਾਰ ਬਣਦੀਆਂ ਹਨ, ਬਾਬਲ, ਧੀ, ਮਾਂਵਾਂ, ਭੈਣਾਂ, ਭਰਾ, ਭਰਾ, ਸੱਸ-ਸਹੁਰਾ, ਜੇਠ-ਜਠਾਣੀ, ਨਣਦ ਭਰਜਾਈ, ਦਿਓਰ, ਦਰਾਣੀ ਅਤੇ ਹੋਰ ਪਰਿਵਾਰਿਕ ਰਿਸ਼ਤਿਆਂ ਦਾ ਵਰਨਣ ਇਹਨਾਂ ਵਿੱਚ ਆਉਂਦਾ ਹੈ, ਲੋਹੜੀ ਦੇ ਅਵਸਰ ਤੇ ਆਮ ਕਰ ਕੇ ਵੀਰ ਦੇ ਮੋਹ ਦਾ ਪ੍ਰਗਟਾਵਾ ਕਰਨ ਲਈ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 ਵੀਰ ਵੇ ਬਲਾ ਸੋਹਣਿਆਂ, ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ, ਉਪਰੋਕਤ ਵੰਨਗੀ ਦੀਆਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਾਂਗ ਤੇ ਰੰਗ ਤਮਾਸ਼ੇ ਗਿੱਧੇ ਦਾ ਸ਼ਿੰਗਾਰ ਬਣਦੇ ਹਨ, ਕੁੜੀਆਂ ਨੂੰ ਆਪਣੀ ਪ੍ਰਭਾਵਿਤਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਗਿੱਧੇ ਦਾ ਰੰਗ ਬੰਨ੍ਹਦੀਆਂ ਹਨ, ਮਨੋਰੰਜਨ ਦੇ ਸਾਧਨ ਤਬਦੀਲ ਹੋਣ ਕਾਰਨ ਅੱਜ ਗਿੱਧਾ ਪਾਉਣ ਦੀ ਪਰੰਪਰਾ ਮੱਧਮ ਹੈ, ਇਸ ਨੂੰ ਸੁਰਜੀਤ ਰੱਖਣ ਦੀ ਲੋੜ ਹੈ ਉੱਘੇ ਵਿਗਿਆਨੀ ਕਲਾਕਾਰ ਸਾਹਿਬ ਦੇਵ PA doctor ਮਹਿੰਦਰ ਸਿੰਘ ਰੰਧਾਵਾ ਬਹੁਤ ਹੀ ਪ੍ਰਤਿਕਾ ਦੇ ਮਾਲਕ ਸਨ, ਉਹਨਾਂ ਦੇ ਸਾਹਿਤਿਕ ਸਭਿਆਚਾਰ ਤੇ ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ, ਅਨੇਕਾਂ ਉੱਚੀਆਂ ਪਦਵੀਆਂ ਤੇ ਰਹਿਣ ਸਦਕਾ ਉਹਨਾਂ ਦੇ ਜਜਬੇ ਦਾ ਘੇਰਾ ਵੀ ਕਾਫ਼ੀ ਵਿਸ਼ਾਲ ਸੀ, ਰੰਧਾਵਾ ਦੇ ਮਨ ਅੰਦਰ ਇੱਕ ਵਿਸ਼ਾਲ ਪੰਜਾਬ ਵੱਸਿਆ ਹੋਇਆ ਸੀ ਉਹਨਾਂ ਨੂੰ ਪੰਜਾਬ ਦੀ ਖ਼ਲਕਤ ਨਾਲ, ਇੱਥੋਂ ਦੀ ਹਰ ਵਸਤੂ ਦੇ ਨਾਲ ਤੇ ਮਿੱਟੀ ਨਾਲ ਦਿਲੋਂ ਹੀ ਮੁਹੱਬਤ ਸੀ ਰੰਧਾਵਾ ਜੀ ਇੱਕ ਖੁੱਦ ਵਿਗਿਆਨੀ ਸਨ। ਉਹਨਾਂ ਦੇ ਲੋਕ-ਗੀਤ ਇਕੱਠੇ ਕਰਨ ਵਾਲੇ ਆਹ ਇਸ ਵਿਗਿਆਨੀ ਨੂੰ ਸੋਝੀ ਅਪਣਾਇਆ ਲੋਕ-ਗੀਤਾਂ ਨੂੰ ਇਕੱਤਰ ਕਰਨ ਲਈ ਲੋਕਾਂ ਨਾਲ ਸਿੱਧਾ ਹੀ ਮਿਲਾਪ ਰੱਖਿਆ। ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ, ਉਹਨਾਂ ਦੇ ਕਾਰਜ-ਖੇਤਰ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

ਇਸੇ ਲਈ ਉਹਨਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ ਕੁੱਲੂ ਤੇ ਹਰਿਆਣਾ ਦੇ ਲੋਕ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਉਹਨਾਂ ਦਾ ਅੰਦਾਜ਼ ਵਿੱਚ ਹੀ ਲਿਖੇ ਪੰਜਾਬ ਦੇ ਲੋਕ-ਗੀਤ ਕੁੱਲੂ ਦੇ ਗੀਤ, ਕਾਂਗੜਾ ਦੇ ਗੀਤ ਤੇ ਹਰਿਆਣਾ ਦੇ ਗੀਤ doctor ਰੰਧਾਵਾ ਦੀਆਂ ਯਾਦ ਰੱਖਣ ਵਾਲੀਆਂ ਪੁਸਤਕਾਂ ਹਨ

ਦੀ ਭਰਪੂਰ ਸੇਵਾ ਕੀਤੀ ਅਮ ਖੇਤਾਂ ਵਿੱਚ ਵਾਹੁਣ ਲਈ ਵਿਗਿਆਨਕ ਢੰਗ ਬੀਜਣ ਵਿਗਿਆਨਕ ਢੰਗ ਫਸਲਾਂ ਨੂੰ ਖਾਦਾਂ

ਰੰਧਾਵਾ ਜੀ ਦੀਆਂ ਕੋਸ਼ਿਸ਼ਾਂ ਨਾਲ ਹੀ ਬਹੁਤ ਖੇਤੀ- ਬਾੜੀ ਦੇ ਮਾਹਰ ਕਿਸਾਨ ਮੇਲੇ ਲਾ ਕੇ ਜ਼ਿਮੀਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਮਲੀ ਰੂਪ ਵਿੱਚ ਹਾਜ਼ਰ ਹੁੰਦੇ ਜ਼ਿਮੀਦਾਰ ਦੀ ਆਮਦਨ ਵਧਾਉਣ ਲਈ ਖੇਤੀ-ਬਾੜੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ, ਰੰਧਾਵਾ ਜੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਪ੍ਰਫੁਲਤਾ ਨਾਲ ਜੁੜਿਆ ਹੋਇਆ ਸੀ, ਪੰਜਾਬ ਅਹ ਰੰਧਾਵਾ ਜੀ ਇਸ ਪਰ ਪ੍ਰਭਾਵ ਬਾਰੇ ਸਪਸ਼ਟ ਸਨ ਕਿ ਪੱਛਮ ਰੋਸ਼ਨੀ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤੱਕ ਪਹੁੰਚ ਜਾਂਦੀਆਂ, ਇਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਚੱਕੀ, ਚਿਮਟਾ, ਚਰਖਾ, ਪੀੜ੍ਹੀਆਂ ਤੇ ਮੁੜੇ ਛੇਤੀ-ਛੇਤੀ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਲਾਪਰਵਾਹੀ ਵਿੱਚ ਲੋਪ ਹੋ ਗਏ ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਗਿਆ, ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਨ ਲਈ doctor ਰੰਧਾਵਾ ਜੀ ਨੇ, ਵਿਸ਼ੇਸ਼ ਉਪਰਾਲੇ ਕੀਤੇ, ਵੱਡੇ-ਵੱਡੇ ਪਿੰਡਾਂ ਵਿੱਚ ਪੇਂਡੂ ਅਜਾਇਬ ਘਰ ਬਣਵਾਏ, ਖੇਤੀ-ਬਾੜੀ university ਲੁਧਿਆਣਾ ਵਿੱਚ ਪੇਂਡੂ ਸੱਭਿਆਚਾਰ ਦਾ ਜਿਊਂਦਾ-ਜਾਗਦਾ ਅਜਾਇਬ-ਘਰ ਬਣਵਾਇਆ, ਇਸ ਅਜਾਇਬ ਘਰ ਦੀ ਨਿਗਰਾਨੀ ਉਹ ਆਪ ਕਰਦੇ, ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ, ਥਾਲ, ਕੌਲੇ, ਗਲਾਸ, ਛੰਨੇ ਦੀਆਂ ਟਿੰਡਾਂ ਚਕਵਾਲੀ ਤੇ ਬੈੜ ਤੋਂ ਲੈ ਕੇ ਪੇਂਡੂ ਸਵਾਈਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਬਾਗ਼ ਵਿੱਚ ਅਜਾਇਬ ਘਰ ਦੇ ਵਿੱਚ ਭੰਡਾਰ ਸ਼ਾਮਲ ਹਨ। ਆਉਣ ਵਾਲੇ ਸਮਿਆਂ ਵਿੱਚ ਪੰਜਾਬ ਵਿੱਚ ਕਿੰਨਾ ਵੀ ਬਦਲ ਜਾਵੇ ਪਰ ਪੁਰਾਣਾ ਪੰਜਾਬ ਚਿਹਰਾ ਮੁਹਰਾ ਮੁੜ ਕੇ ਅਜਾਇਬ ਘਰ ਤੋਂ ਅਮੀਰ ਸੱਭਿਆ ਵਿਰਸੇ ਨੂੰ ਸੰਭਾਲੀ ਬੈਠਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੈ ਸ਼ੀਸ਼ੇ ਦਾ ਕੰਮ ਕਰੇਗਾ ਜਦ doctor ਰੰਧਾਵਾ ਟ੍ਰਿਬਿਊਨ ਦੇ trustee ਬਣੇ ਤਾਂ ਸੁਪਨੇ ਨੂੰ ਸਾਕਾਰ ਕਰ, ਇਹਨਾਂ ਦਾ ਸਮਝੀ ਪਰ ਦੋ ਘੰਟੇ phone ਤੇ ਸੁਣਨ ਤੋਂ ਬਾਅਦ ਦੋ ਗੱਲਾਂ ਹੋਇਆ ਪਹਿਲੀ ਗੱਲ ਕੀ ਇੱਕ ਦੂਜੇ ਨੂੰ ਮਿਲਣ ਵਾਸਤੇ ਥਾਂ ਤਾਰੀਕ ਪਾ ਦਿੱਤੀ ਤੇ ਦੂਜੀ ਗੱਲ ਕੀ। ਜੋ ਉਨ੍ਹੇ ਇੱਧਰ ਉੱਧਰ ਦੀਆ ਗੱਲਾਂ ਕੀਤੀਆਂ ਪਰ ਆਪਣੇ ਬਾਰੇ ਬਹੁਤ ਘੱਟ ਹੀ ਇਜਹਾਰ ਕਿੱਤਾ ਨੇ India ਬਾਰੇ ਕੁਝ ਕਹਿਆ ਜਿੱਥੋਂ ਤਕ ਪਹੁੰਚੀ ਸੀ ਹਮੇਸ਼ਾ ਵਾਸਤੇ ਸੀ ਉਸ ਬਾਰੇ ਗੱਲ ਕਰਨੀ ਮਾਨਾ ਸੀ। ਖੇਰ ਖੁੱਦ ਬਾਰੇ ਸੱਚ ਤੇ ਦੱਸ ਨਹੀਂ ਸਕਦੀ ਸੀ ਪਰ ਜੋ ramanpal ਨੇ ਉਹਨੂੰ ਉਹਦੇ ਪਿਛੋਕੜ ਬਾਰੇ ਫਾਇਲ ਵਿੱਚ ਲਿਖਿਆ ਸੀ ਸਬ ਝੂਠ ਸੀ ਪਰ ਲਈ ਸੱਚ ਸੀ। ਪੁਰਾਣੀ ਜਿੰਦਗੀ ਦੇ ਵਿੱਚ ਕਿੱਦਾਂ ਕਾਰੁਲੀ ਰਹਿੰਦੀ ਹੈ ਤੇ ਇਹ ਕਿੰਝ ਭਲੀ ਸੀ ਪਰ ਇਹਦਾ ਕੀ ਡੇਟ ਕਰਨ ਦਾ ਮਤਲਬ ਹੁੰਦਾ ਹ ਅਕੀ ਇੱਕ ਦੂਜੇ ਨੂੰ ਜਾਨਣ ਦਾ ਮੌਕਾ ਮਿਲੇ। ਐਤਕੀ Club ਵਿੱਚ ਨਹੀਂ ਮਿਲਣਾ ਚਾਹੁੰਦੀ ਸੀ ਉੱਥੇ ਗਾਨੀਆਂ ਗੁੰਨ੍ਹੀਆਂ ਦਾ ਹੱਲਾ ਪ੍ਰੇਸ਼ਾਨ ਕਰਦਾ ਹੈ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ ਔਖੀਆਂ ਹੁੰਦੀਆਂ। ਤਾ ਨੇ john ਨੂੰ ਕਹਿਆ ਕੰਮ ਤੋਂ ਬਾਅਦ LandonBrigde ਦੇ ਰਾਖੀ ਇੱਕ caff ਦੇ caff ਵਿੱਚ ਮਿਲਣ ਲਈ ਹੁਣ ਅਸੀਂ ਜਵਾਬ ਦੇ ਦਿੱਤਾ ਸੀ ਜੇ ਅਸੀਂ ਉੱਥੇ ਹੀ ਮਿਲਣਾ ਹੈ ਅਸੀਂ ਬਰੋ ਮੰਡੀ ਜਾ ਕੇ। ਨਾਲੇ ਗੱਲ ਬਾਤ ਕਰ ਸਕਦੇ ਹਾਂ ਨਾਲੇ ਤੋਰਦੇ ਫਿਰਦੇ ਖਾ ਸਕਦੇ ਹਾਂ ਬਰੋ ਮੰਡੀ ਯਾਨੀ ਬਰੋ ਮਾਰਕੀਟ ਦੇ ਹੇਠ ਵਾਵਾ ਕਲਾ ਦਿਖਾਉਣਾ ਦੀ ਹਰ ਕਿਸਮ ਦੀਆ ਰਸੋਈਆ ਦਾ ਪ੍ਰਬੰਧ ਸੀ। ਹਰ ਉੱਥੇ ਤਾਜਾ ਖਾਣਾ ਪਕਾਉਂਦਾ ਸੀ ਭਾਵੇ ਯਾ ਪੰਜਾਬੀ ਹੋਵੇ ਭਾਵੇ ਮਗਰਮੱਛ ਯਾ ਦਾ ਮਾਸ ਹੋਵੇ ਤੋਰਦੇ ਫਿਰਦੇ ਜਿਹੜੀ ਮਰਜੀ ਸਟੋਲ ਤੋਂ ਖਾਣਾ ਖਰੀਦ ਕੇ ਬੇ ਕੇ ਜਾ। ਮੰਡੀ ਤੋਂ ਲੰਘਦੇ ਖਾ ਸਕਦੇ ਹਾਂ ਡੇਟ ਵਾਸਤੇ ਉਤੱਮ ਅਸੀਸ ਹੋਵੇ ਕੀ ਕਇ ਵਾਰ ਭੋਜਨ ਸੋ ਪਹਿਲੀ ਵਾਰ ਮਿਲਣਾ। ਫੇਰ ਹਫਤੇ ਬਾਅਦ ਜਿਵੇ ਮੰਡੀ ਦੇ ਦੁਵਾਰੇ ਤੇ ਮਿਲੇ John ਦੇ ਵਾਲ ਸੀਸ ਤੇ ਸਾਰੇ ਪਾਸੇ ਰੱਗੜ ਦੇ ਸਨ ਜਿੰਦਾਂ ਕੁੱਤੇ ਦੀਆ ਲੰਬੇ ਤੇ ਕਾਲੇ ਆਪਾ ਹੀ ਸੀ ਬੁੱਲਾ ਤੇ ਹਮੇਸ਼ਾ ਹੁਣ ਹਾਸੇ ਸੀ Soji ਨੇ ਹੁਣ ਆਪਣੇ ਆਪ ਨੂੰ ਸਾਫ ਸੁੱਥਰਾ ਕਿੱਤਾ ਸੀ ਉਸ ਦਿਨ ਕੰਮ ਤੇ ਤੇ ਛਿਪੀ ਜਿਸ ਦੇ ਹਰੇ ਡੰਡਲ ਵਾਲੇ ਲਾਲ ਗੁਲਾਬ ਸਨ। ਆ ਕੇ ਗਈ ਸੀ ਤੇ ਜਦ ਜਾਣ ਲਈ ਉਹਨੂੰ ਬਲੋਜ਼ ਵਾਹ ਕਹਿਕੇ ਮੁਸਕੁਰਾਉਂਦੇ ਫੇਰ ਉਹਨੂੰ ਜਫੀ ਵਿੱਚ ਲਿਆ ਹਾਲੇ ਚੁੰਮਣ ਤੱਕ ਨਹੀਂ ਗਿਆ। ਤੇ ਇਹ ਪਹਿਲੀ ਮੁਸਕਾਨ ਬਾਅਦ ਸਮਝ ਗਿਆ ਸੀ ਕੀ ਕਿਸ ਤਰ੍ਹਾਂ ਦੀ ਨਾਰੀ ਨਾਲੇ England ਵਿੱਚ ਤਾ ਨਾਰੀਵਾਦ ਨੂੰ ਬਹੁਤ ਮਰ ਹੈ Soji ਨੇ ਜਵਾਬ ਹੱਸ ਕੇ ਸ਼ੁਕਰੀਆ ਕਿੱਤਾ ਤੇ John ਨੇ। ਉਹਦਾ ਹੱਥ ਫੜ ਲਿਆ ਹੱਥ ਫੜ ਕੇ John ਪੌੜੀਆਂ ਉੱਤਰ ਕੇ ਹੇਠਾਂ ਲੈ ਗਿਆ ਮੰਡੀ ਦੀਆ ਵੱਲ ਸਾਜੇ ਪਾਸੇ ਬੇਨ ਵਾਸਤੇ ਕੁਸਰੀਆਂ ਸੀ ਖੱਬੇ ਪਾਸੇ ਸਟਾਲਾਂ ਤੇ ਹਰ ਕਿਸਮ ਦਾ ਖਾਣਾ ਲੱਗਿਆ ਸੀ।

ਅਫ਼ਰੀਕਾ ਤੋਂ ਆਏ ਕੋਈ ਅਰਬੀ ਹੋਰ ਕਈ ਯੋਰਪ ਦੀਆਂ ਦੇਸ਼ਾ ਤੇ ਜਾ ਏਸ਼ੀਆਈ ਵਤਨ ਦੇ ਬਰਾਬਰੀ ਵਿੱਚ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੱਸਦੇ ਸੂਜੀ ਜਾਣਕਾਰੀ ਜਿੱਥੇ ਸਟਾਲ ਕੋਲ ਠਹਿਰ ਕੇ ਕੋਈ ਚੀਜ ਵੱਲ ਇਸ਼ਾਰਾ ਕਰਦੇ ਸੀ ਤਰ੍ਹਾਂ ਤਰ੍ਹਾਂ ਦਾ ਮਾਲ ਸੀ ਹਰ ਕਿਸਮ ਦੀਆ ਮਛਲੀਆਂ। ਉਹਨਾਂ ਦੇ ਉੱਪਰ ਛੱਤ ਇੱਕ ਤੇ ਕਾਲੇ ਲੋਹੇ ਦੇ ਬਣਾਏ ਸੀ ਆਲੇ ਦੁਵਾਲੇ ਕੰਧਾਂ ਸੀ ਜਿਨ੍ਹਾਂ ਦੇ ਵਿਚਾਲੇ ਸੜਕਾਂ ਸੀ ਜਿੱਥੇ ਕਾਰਾ ਲੰਘ ਸਕਦੀਆਂ ਸਨ ਇਸ ਵਾਤਾਵਰਣ ਵਿੱਚ ਤੋਰਦੇ ਫਿਰਦੇ ਸਨ ਖਾਣੇ ਵੱਲ ਤੱਕਦੇ। ਇੱਕ ਦਮ Soji ਨੂੰ ਪਤਾ ਨਹੀਂ ਲੱਗਿਆ ਕੀ ਖਾਣਾ ਚਾਹੁੰਦੀ ਸੀ ਹਾਰ ਕੇ John ਨੇ ਆਪਣੇ ਆਪ ਨੂੰ ਪੰਜਾਬੀ ਕੜੀ ਦਾ ਤਾਪ ਖਰੀਦ ਲਿਆ ਸੀ ਤੇ ਨੇ Soji ਤੇ ਆਲੂ ਜਿਨ੍ਹਾਂ ਨੂੰ ਮੇਦ ਕੇ ਪਸੰਦ ਦੀਆ Canada ਵਿੱਚ ਫਾਰਏ। ਜਿਹਣੀਆਂ ਗੱਲਾਂ ਬਾਤਾਂ ਆਪਸ ਵਿੱਚ ਕੀਤੀਆਂ ਯਾਦ ਰੱਖਣਾ ਹੁਣ soji ਸੁਣਦੀ ਸੀ ਜੋ ਪੰਜਾਬੀ ਵਿੱਚ ਨਹੀਂ ਪਰ ਅੰਗਰੇਜ਼ੀ ਵਿੱਚ ਤੋਂ ਰਹਿੰਦੀ ਹੈ John ਨੇ ਆਖਿਆ ਮੰਡੀ ਦੇ ਬਾਹਰ ਇੱਕ ਘਰ ਸੀ। ਉਹ ਲੋਕਾਂ ਵਾਂਗ ਖੁੱਲ੍ਹੇ ਥਾਂ ਗਾਹ ਤੇ ਰਹੇ ਆਹੋ ਤੋਂ ਕਿੱਥੇ ਰਹਿੰਦੀ ਬਸ John ਨੇ ਮੁਸਕਾਨ ਦਿੱਤੀ ਸਹੀ ਜਵਾਬ ਨਹੀਂ LondonLondon ਤਾ ਬਹੁਤ ਵੱਡਾ ਹੈ ਇੱਥੋਂ ਬਹੁਤਾ ਦੂਰ ਨਹੀਂ ਦੇਖ ਕੇ ਮੈਨੂੰ ਏਨਾ ਵੀ ਦੱਸਣਾ। ਦੱਸਣ ਨੂੰ ਤਿਆਰ ਨਹੀਂ ਤੇਰੇ ਤੇ ਭਰੋਸਾ ਕਰ ਸਕਦੀ ਹਾਂ ਠੀਕ ਹੈ ਐਸ ਵਹਿਮ ਵਿੱਚ ਰਹਿ ਲਾਗੀ ਉਹ ਥਾਂ ਨਹੀਂ ਹੈ ਕਈ ਥਾਂ ਅੱਛਾ ਮੈਂ ਐਸ ਵੇਲੇ ਰਹਿ ਲਾਗੀ। ਕੁਝ ਗੱਲਾਂ ਤੋਰਿਆ ਦੋਨਾਂ ਵਿੱਚ ਫੇਰ ਵੀ John ਸਮਝਦਾਰੀ ਰੱਖਣ ਦਾ ਕੋਸ਼ਿਸ਼ ਕਰਦਾ ਹੈ ਹੋਲੀ ਹੋਲੀ Soji ਨੂੰ ਪਤਾ ਲੱਗਿਆ ਕੀ ਫੌਜ ਨਾਲ ਕੋਈ ਹੈ ਤੇ ਕੋਈ ਸਾਖੀ Company ਵਿੱਚ ਕੰਮ ਕਰਦਾ ਹੈ। ਟੱਬਰ ਛੋਟਾ ਸੀ ਉਸ ਕੋਲੋਂ ਭੈਣ ਸੀ ਜਿਵੇ ਕਈ ਵਾਰਿਆ ਤੋਂ ਮਿਲਿਆ ਨਹੀਂ ਸੀ ਫੇਰ ਵੀ ਸੂਜੀ ਨੇ ਆਪਣੀ Company ਬਾਰੇ ਗੱਲਾਂ ਕਿੱਤਿਆਂ ਤੇ ਥੋੜਾ ਬਹੁਤਾ ਵਿੱਚ ਰਹਿਣ ਬਾਰੇ ਹਾਲੇ ਦੋਨੋ ਹੀ ਸੁਚੇਤ ਸਨ ਇੱਕ ਦੂਜੇ ਨਾਲ ਮੱਚ ਰਹੇ ਸਨ। ਹੱਥ ਪਕੜਨਾ ਤੋਂ ਬੇਗਾਰ ਇੱਝ ਖਾਣਾ ਖਾ ਹੋ ਗਿਆ ਦੋਨਾਂ ਦੇ ਵਿੱਚ ਹੁਣ ਕੀ ਕਰਨਾ ਚਾਹੁੰਦੀ ਤੇਰਾ ਕੰਮ ਹੈ ਚਾਕਾ ਚੰਦਾ ਕਰਨਾ ਠੀਕ ਆਪੇ ਬੋਲਿਆ ਤੇ Soji ਦਾ ਹੱਥ ਫੜ ਕੇ ਬਰੋ ਮੰਡੀ ਵਿੱਚੋ ਤੜਪਿਆ ਤੇ LondanBridge ਵਿੱਚ ਲੈ ਗਿਆ Bridge ਤੋਂ ਦੂਰ ਚੱਲੇ ਗਏ ਤੇ ਜਦੋ Train ਉਡੀਕ ਵਿੱਚੋ ਨਿੱਕਲੀ ਉਸ Sakam ਸ਼ਹਿਰ ਦਾ ਸਾਰਾ ਪਾਸਾ ਕੁਝ ਦੇਰ ਉਸ ਤੇ Londan ਦੇ ਅਨਾਥਸ਼ਾਲੇ ਸਨ। ਇੱਥੇ ਆਉ Soji ਨਿੱਕਲ ਕੇ Threatre ਨੂੰ ਸੰਗੀਤ ਨਾਟਕ Threatre ਲੈ ਗਿਆ ਉਹਦਾ ਨਾ Sunder ਸੀ Soji ਸੱਚਮੁੱਚ ਹੈਰਾਨ ਹੋ ਗਈ ਉਹਨੂੰ ਲੱਗਿਆ ਕਿਆਜ ਸਿਰਫ ਖਾਣਾ ਪੀਣ ਜਾਣਾ। ਇਹ ਉਹਦੇ ਸੁਪਨੇ ਸੱਚਮੁੱਚ ਹੈਰਾਨੀ ਦੀ ਗੱਲ ਦੀ ਆਸ ਨਹੀਂ ਸੀ Soji ਦੇ John ਨਾਲ ਮਜਾਕ ਕਰਦੀ ਸੀ ਪਰ ਉਹਨੂੰ ਸੱਚਮੁੱਚ ਸ਼ੋ ਤੇ ਲੈਕੇ ਆ ਗਿਆ ਅੱਜ ਸੋਮਵਾਰ ਦੀ John ਪਹਿਲਾ ਹੀ ਚਾਹੀਦੀ ਹੈ Soji ਬੋਲੇ John ਨੇ ਜੇਬ ਵਿੱਚੋ ਦੋ Ticket ਕਢੀ।